ਪਿਆਰੇ ਦੋਸਤੋ ਲਿਨਕਸ ਆਪਰੇਟਿੰਗ ਸਿਸਟਮ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਕੁੱਝ ਬੇਸਿਕ ਕਮਾਂਡਸ ਪੜ੍ਹਾਂਗੇ
ਮੈਂ ਉਬੁੰਟੂ 1004 ਦਾ ਇਸਤੇਮਾਲ ਕਰ ਰਿਹਾ ਹਾਂ
ਅਸੀ ਇਹ ਮੰਨ ਕੇ ਚੱਲਦੇ ਹਾਂ ਕਿ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਕਿਵੇਂ ਸ਼ੁਰੂ ਕਰਨਾ ਹੈ ਇਹ ਤੁਹਾਨੂੰ ਪਤਾ ਹੈ
ਜੇਕਰ ਜੇ ਨਹੀਂ ਤਾਂ http ਸਪੋਕਨ ਟਿਊਟੋਰੀਅਲ ਓਰਗ ਵੇਬਸਾਈਟ ਉੱਤੇ ਦਿੱਤੇ ਗਏ ਇੱਕ ਹੋਰ ਸਪੋਕਨ ਟਿਊਟੋਰਿਅਲ ਨੂੰ ਰੈਫਰ ਕਰੋ
ਇਸ ਟਿਊਟੋਰਿਅਲ ਵਿੱਚ ਅਸੀ ਵੇਖਾਂਗੇ ਕਿ ਕਮਾਂਡਸ ਕੀ ਹੁੰਦੀਆਂ ਹਨ ਅਤੇ ਕਮਾਂਡ ਇੰਟਰਪ੍ਰੇਟਰ ਕੀ ਹੁੰਦਾ ਹੈ
ਫਿਰ ਅਸੀ ਜਾਨਾਂਗੇ ਕਿ ਮੈਨ ਕਮਾਂਡ ਦੇ ਇਸਤੇਮਾਲ ਨਾਲ ਲਿਨਕਸ ਵਿੱਚ ਹੈਲਪ ਕਿਵੇਂ ਲਭੀ ਦੀ ਹੈ
ਹੁਣ ਪਹਿਲਾ ਸਵਾਲ ਹੈ ਕਿ ਕਮਾਂਡਸ ਕੀ ਹੁੰਦੀਆਂ ਹਨ 160 ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲਿਨਕਸ ਕਮਾਂਡਸ ਅਜਿਹੇ ਸ਼ਬਦ ਹਨ ਜੋ ਲਿਖੇ ਜਾਣ ਤੇ ਕੁੱਝ ਐਕਸ਼ਨ ਜਾਂ ਕੰਮ ਕਰਦੇ ਹਨ
ਲਿਨਕਸ ਕਮਾਂਡਸ ਸ਼ਾਇਦ ਹੀ ਕਦੇ 4 ਅਖਰਾਂ ਤੋਂ ਵੱਡੇ ਹੋਣਗੇ ਜਿਵੇਂ ਕਿ ਐਲਐਸ ਵ੍ਹੋ ਪੀਐਸ ਆਦਿ
ਕਮਾਂਡਸ ਛੋਟੇ ਅਖਰਾਂ ਵਿੱਚ ਹੁੰਦੀਆਂ ਹਨ ਅਤੇ ਉਹ ਕੇਸ ਸੇਂਸਿਟਿਵ ਹਨ
ਚੱਲੋ ਇੱਕ ਉਦਾਹਰਣ ਵੇਖਦੇ ਹਾਂ
ਐਪਲੀਕੇਸ਼ਨ ਮੈਨਿਊ ਵਿੱਚ ਜਾਓ
ਐਕਸੇਸਰੀਜ ਨੂੰ ਚੁਣੋ ਅਤੇ ਫਿਰ ਦਿੱਤੇ ਗਏ ਆਪਸ਼ਨਸ ਵਿਚੋਂ ਟਰਮਿਨਲ ਉੱਤੇ ਕਲਿਕ ਕਰੋ
ਜਾਂ ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀਬੋਰਡ ਉੱਤੇ Ctrl Alt T ਪ੍ਰੇਸ ਕਰੋ
ਹੁਣ ਅਸੀ ਇੱਕ ਪ੍ਰੋਂਪਟ ਵੇਖ ਸਕਦੇ ਹਾਂ ਅਤੇ ਇੱਕ ਕਰਸਰ ਜੋ ਉਸਦੇ ਅੱਗੇ ਬਲਿੰਕ ਕਰ ਰਿਹਾ ਹੈ
ਇਹੀ ਹੈ ਜਿਥੇ ਸਾਨੂੰ ਕਮਾਂਡ ਟਾਈਪ ਕਰਨ ਦੀ ਲੋੜ ਹੁੰਦੀ ਹੈ
ਵ੍ਹੋ ਸ਼ਬਦ ਟਾਈਪ ਕਰੋ ਅਤੇ enter ਦਬਾਓ
ਅਸੀ ਲਾਗਿਨ ਹੋਏ ਯੂਜਰਸ ਦੇ ਨਾਮ ਵੇਖ ਸਕਦੇ ਹਾਂ
ਵਾਸਤਵ ਵਿੱਚ ਅਸੀਂ ਹੁਣੇ ਇੱਕ ਕਮਾਂਡ ਨੂੰ ਐਕਸੀਕਿਊਟ ਕੀਤਾ ਹੈ ਜੋ ਹੈ ਵ੍ਹੋ ਜੋ ਕਿ ਦੱਸਦੀ ਹੈ ਕਿ ਕੌਣ ਕੌਣ ਸਿਸਟਮ ਵਿੱਚ ਲਾਗਡ ਇੰਨ ਹਨ
ਲੇਕਿਨ ਕਿਹੜੀ ਐਂਟੀਟੀ ਇਹਨਾ ਕਮਾਂਡਸ ਨੂੰ ਐਕਸ਼ਨ ਵਿੱਚ ਬਦਲਦੀ ਹੈ ਜੋ ਕਿ ਕੁੱਝ ਅੱਖਰਾਂ ਤੋਂ ਜਿਆਦਾ ਨਹੀਂ ਹਨ
ਇਹ ਕਮਾਂਡ ਇੰਟਰਪ੍ਰੇਟਰ ਦਾ ਕੰਮ ਜਿਸਨੂੰ ਸ਼ੈਲ ਵੀ ਕਹਿੰਦੇ ਹਨ
ਅਸੀ ਸ਼ੈਲ ਨੂੰ ਪ੍ਰੋਗਰਾਮ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਸਾਡੇ ਅਤੇ ਲਿਨਕਸ ਸਿਸਟਮ ਵਿਚਕਾਰ ਇੰਟਰਫੇਸ ਦੀ ਤਰ੍ਹਾਂ ਕੰਮ ਕਰਦਾ ਹੈ
ਸਾਨੂੰ ਆਪਰੇਟਿੰਗ ਸਿਸਟਮ ਲਈ ਐਕਸੀਕਿਊਟ ਕਰਨ ਲਈ ਕਮਾਂਡਸ enter ਕਰਨ ਦੀ ਆਗਿਆ ਦਿੰਦਾ ਹੈ
ਲਿਨਕਸ ਵਿੱਚ ਮਲਟਿਪਲ ਸ਼ੈਲਸ ਇੰਸਟਾਲ ਕਰਨਾ ਸੰਭਵ ਹੈ ਅਤੇ ਇਥੇ ਉਪਯੋਗਕਰਤਾ ਆਪਣੀ ਪਸੰਦ ਦੇ ਸ਼ੈਲ ਚੁਣ ਸਕਦੇ ਹਨ
ਲਿਨਕਸ ਉੱਤੇ ਸਟੈਂਡਰਡ ਸ਼ੈਲ ਜੋ ਹਮੇਸ਼ਾ binsh ਦੇ ਰੂਪ ਵਿੱਚ ਇੰਸਟਾਲਡ ਰਹਿੰਦਾ ਹੈ ਜਿਸਨੂੰ ਬੈਸ਼ ਕਹਿੰਦੇ ਹਨ ਜੋ ਗਨੂ ਸੂਟ ਆਫ ਟੂਲਸ ਵਿਚੋਂ ਹੈ
ਕਮਾਂਡਸ ਜੋ ਅਸੀ ਇਸ ਟਿਊਟੋਰਿਅਲ ਵਿੱਚ ਵੇਖਾਂਗੇ ਉਹ ਕਾਫ਼ੀ ਆਮ ਹਨ ਅਤੇ ਜੋ ਮਾਮੂਲੀ ਬਦਲਾਵ ਦੇ ਨਾਲ ਲਗਭਗ ਸਾਰੇ ਲਿਨਕਸ ਸ਼ੈਲਸ ਉੱਤੇ ਚੱਲਦੀਆਂ ਹਨ
ਤਦ ਵੀ ਅਸੀ ਇਸ ਟਿਊਟੋਰਿਅਲ ਵਿੱਚ ਨੁਮਾਇਸ਼ ਲਈ ਸ਼ੈਲ ਦੇ ਰੂਪ ਵਿੱਚ ਬੈਸ਼ ਦਾ ਪ੍ਰਯੋਗ ਕਰਾਂਗੇ
ਉਹ ਇਸਲਈ ਕਿਉਂਕਿ ਬੈਸ਼ ਸਭ ਤੋਂ ਪ੍ਰਸਿਧ ਸ਼ੈਲ ਹੈ ਅਤੇ ਲੱਗਭੱਗ ਸਾਰੇ ਯੂਨਿਕਸ ਲਈ ਪੋਰਟੇਬਲ ਹੈ
ਦੂੱਜੇ ਸ਼ੈਲਸ ਵਿਚ ਬੋਰਨ ਸ਼ੈਲ ਸ਼ਾਮਿਲ ਹਨ ਜੋ ਕਿ ਅਸਲੀ ਯੂਨਿਕਸ ਸ਼ੈਲ C ਸ਼ੈਲ ਅਤੇ ਕੋਰਨ ਸ਼ੈਲ ਹਨ ਇਹ ਦੇਖਣ ਦੇ ਲਈ ਕਿ ਅਸੀਂ ਕਿਹੜਾ ਸ਼ੈਲ ਇਸਤੇਮਾਲ ਕਰ ਰਹੇ ਹਾਂ
ਟਰਮਿਨਲ ਉੱਤੇ ਜਾਓ ਅਤੇ ਕਮਾਂਡ ਈਚੋ ਸਪੇਸ ਡੋਲਰ ਇਨ ਕੈਪੀਟਲ ਸ਼ੈਲ ਟਾਈਪ ਕਰੋ ਅਤੇ enter ਦਬਾਓ
ਆਮ ਤੌਰ ਤੇ ਆਉਟਪੁਟ ਬਿਨ ਬਾਸ਼ ਹੁੰਦੀ ਹੈ ਜੋ ਸਾਨੂੰ ਬੈਸ਼ ਸ਼ੈਲ ਦਿੰਦਾ ਹੈ
ਕਾਫ਼ੀ ਤਰੀਕੇ ਹਨ ਜਿਹਨਾ ਨਾਲ ਅਸੀ ਵੱਖ ਵੱਖ ਸ਼ੈਲਸ ਨੂੰ ਚਲਾ ਸਕਦੇ ਹਾਂ ਜੋ ਕਿ ਇੱਕ ਤਕਨੀਕੀ ਟਿਊਟੋਰਿਅਲ ਵਿੱਚ ਕੀਤੇ ਜਾਣਗੇ
ਕਮਾਂਡਸ ਵਾਸਤਵ ਵਿੱਚ ਫਾਇਲਸ ਹਨ ਜਿਸ ਵਿੱਚ ਪ੍ਰੋਗਰਾਮਸ ਹੁੰਦੇ ਹਨ ਜੋ ਅਕਸਰ C ਵਿੱਚ ਲਿਖੇ ਹੁੰਦੇ ਹਨ
ਇਹ ਫਾਇਲਸ ਡਾਇਰੇਕਟਰੀਜ ਵਿੱਚ ਸ਼ਾਮਿਲ ਹੁੰਦੀਆਂ ਹਨ
ਇਹ ਪਤਾ ਕਰਨ ਲਈ ਕਿ ਕਮਾਂਡ ਕਿੱਥੇ ਸਟੋਰ ਕੀਤੀ ਹੈ ਅਸੀਂ ਟਾਈਪ ਕਮਾਂਡ ਦਾ ਪ੍ਰਯੋਗ ਕਰ ਸਕਦੇ ਹਾਂ
ਕਮਾਂਡ ਪ੍ਰੋਂਪਟ ਉੱਤੇ ਟਾਈਪ ਸਪੇਸ ਪੀਐਸ ਟਾਈਪ ਕਰੋ ਅਤੇ enter ਦਬਾਓ
ਇਹ ਦੱਸਦਾ ਹੈ ਕਿ ਪੀਐਸ ਕਮਾਂਡ ਅਸਲ ਵਿੱਚ ਬਿਨ ਡਾਇਰੇਕਟਰੀ ਵਿੱਚ ਸਟੋਰ ਕੀਤੀ ਗਈ ਇੱਕ ਫਾਇਲ ਹੈ
ਜਦੋਂ ਅਸੀ ਕਮਾਂਡ ਪ੍ਰੋਂਪਟ ਉੱਤੇ ਕਮਾਂਡ ਦਿੰਦੇ ਹਾਂ ਤੱਦ ਸ਼ੈਲ ਡਾਇਰੇਕਟਰੀਜ ਦੀ ਸੂਚੀ ਵਿੱਚੋਂ ਕਮਾਂਡ ਦੇ ਨਾਮ ਨਾਲ ਮਿਲਦੀ ਹੋਈ ਫਾਇਲ ਨੂੰ ਲੱਭਦਾ ਹੈ
ਜੇਕਰ ਇਸਦਾ ਪਤਾ ਚੱਲਦਾ ਹੈ ਤਾਂ ਉਸ ਫਾਇਲ ਦਾ ਪ੍ਰੋਗਰਾਮ ਐਕਸੀਕਿਊਟ ਹੁੰਦਾ ਹੈ
ਜੇਕਰ ਨਹੀਂ ਤਾਂ ਕਮਾਂਡ ਨਾਟ ਫਾਉਂਡ ਏਰਰ ਦੇਵੇਗਾ
ਖੋਜੀਆਂ ਗਾਈਆਂ ਡਾਇਰੇਕਟਰੀਜ ਦੀ ਸੂਚੀ ਨੂੰ ਪਾਥ ਵੇਰੀਏਬਲ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਜਿਵੇਂ ਕਿ ਅਸੀਂ ਬਾਅਦ ਵਿੱਚ ਵੇਖਾਂਗੇ
ਹੁਣੇ ਲਈ ਜੇਕਰ ਅਸੀਂ ਇਸ ਲਿਸਟ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਕੇਵਲ ਈਚੋ ਸਪੇਸ ਡਾਲਰ ਪਾਥ ਕਮਾਂਡ ਟਾਈਪ ਕਰੋ
ਵੱਡੇ ਅਖਰਾਂ ਵਿੱਚ ਅਤੇ enter ਦਬਾਓ
ਕਮਾਂਡਸ ਦੀ ਗੱਲ ਕਰਦੇ ਹੋਏ ਇਥੇ ਇੱਕ ਮਹੱਤਵਪੂਰਣ ਚੀਜ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ
ਲਿਨਕਸ ਕਮਾਂਡਸ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ160 ਏਕਸਟਰਨਲ ਕਮਾਂਡਸ ਅਤੇ ਇੰਟਰਨਲ ਕਮਾਂਡਸ
ਹੁਣ ਏਕਸਟਰਨਲ ਕਮਾਂਡਸ ਉਹ ਹਨ ਜੋ ਵਖਰੀਆਂ ਫਾਇਲਸ ਜਾਂ ਪ੍ਰੋਗਰਾਮਸ ਦੇ ਰੂਪ ਵਿੱਚ ਮੌਜੂਦ ਹਨ
ਲਿਨਕਸ ਵਿੱਚ ਲਗਭਗ ਸਾਰੀਆਂ ਕਮਾਂਡਸ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ
ਲੇਕਿਨ ਕੁੱਝ ਕਮਾਂਡਸ ਅਜਿਹੀਆਂ ਹਨ ਜਿਨ੍ਹਾਂ ਦੀ ਇੰਪਲੀਮੈਂਟੇਸ਼ਨ ਸ਼ੈਲ ਦੇ ਵਿੱਚ ਹੀ ਲਿਖੀ ਜਾਂਦੀ ਹੈ ਅਤੇ ਉਹ ਵਖਰੀ ਫਾਇਲਸ ਦੇ ਰੂਪ ਵਿੱਚ ਮੌਜੂਦ ਨਹੀਂ ਹੁੰਦੀਆਂ
ਇਹ ਇੰਟਰਨਲ ਕਮਾਂਡਸ ਹੁੰਦੀਆਂ ਹਨ
ਈਚੋ ਕਮਾਂਡ ਜਿਸਨੂੰ ਅਸੀ ਬਾਅਦ ਵਿੱਚ ਵੇਖਾਂਗੇ ਵਾਸਤਵ ਵਿੱਚ ਇੱਕ ਇੰਟਰਨਲ ਕਮਾਂਡ ਹੈ
ਟਰਮਿਨਲ ਉੱਤੇ ਜਾਓ ਅਤੇ ਕਮਾਂਡ ਟਾਈਪ ਕਰੋ
ਟਾਈਪ ਸਪੇਸ ਈਚੋ ਅਤੇ enter ਦਬਾਓ
ਆਉਟਪੁਟ ਦਿਖਾਉਂਦਾ ਹੈ ਕਿ ਈਚੋ ਇੱਕ ਬੁਲੇਟਿਨ ਸ਼ੈਲ ਹੁੰਦਾ ਹੈ
ਸੋ ਫਾਇਲ ਨੇਮ ਦੇਣ ਦੀ ਬਜਾਏ ਇਹ ਦੱਸਦਾ ਹੈ ਕਿ ਈਚੋ ਕਮਾਂਡ ਦੀ ਇੰਪਲੀਮੈਂਟੇਸ਼ਨ ਸ਼ੈਲ ਲਈ ਇੰਟਰਨਲ ਹੈ
ਇਸਲਈ ਇਸਨੂੰ ਇੰਟਰਨਲ ਕਮਾਂਡ ਕਹਿੰਦੇ ਹਨ
ਇੱਕ ਹੋਰ ਮਹੱਤਵਪੂਰਣ ਚੀਜ ਜੋ ਸਾਨੂੰ ਸਮਝਣੀ ਚਾਹੀਦੀ ਹੈ ਉਹ ਹੈ ਕਮਾਂਡਸ ਦੀ ਸੰਰਚਨਾ
ਕਮਾਂਡਸ ਇੱਕ ਜਾਂ ਇੱਕ ਤੋਂ ਜਿਆਦਾ ਸ਼ਬਦ ਦੇ ਹੋ ਸਕਦੇ ਹਨ ਜੋ ਕਿ ਖਾਲੀ ਥਾਵਾਂ ਦੁਆਰਾ ਵੱਖ ਕੀਤੇ ਹੁੰਦੇ ਹਨ
ਦੂੱਜੇ ਕੇਸ ਵਿੱਚ ਪਹਿਲਾ ਸ਼ਬਦ ਕਮਾਂਡ ਦਾ ਅਸਲੀ ਨਾਮ ਹੈ ਜਦੋਂ ਕਿ ਬਾਕੀ ਸ਼ਬਦ ਆਰਗੂਮੈਂਟਸ ਹਨ
ਆਰਗਿਊਮੇਂਟਸ ਆਪਸ਼ਨਸ ਜਾਂ ਐਕਸਪ੍ਰੈਸ਼ਨਜ਼ ਹੋ ਸਕਦੇ ਹਨ
ਨਿਰਧਾਰਿਤ ਕੀਤੇ ਆਪਸ਼ਨ ਦੇ ਆਧਾਰ ਉੱਤੇ ਇੱਕ ਕਮਾਂਡ ਵੱਖ ਵੱਖ ਕੰਮ ਕਰ ਸਕਦੀ ਹੈ
ਆਮ ਤੌਰ ਇਸ ਤੋਂ ਪਹਿਲਾਂ ਇੱਕ ਸਿੰਗਲ ਜਾਂ ਡਬਲ ਮਾਇਨਸ ਚਿੰਨ੍ਹ ਹੁੰਦਾ ਹੈ ਜਿਸਨੂੰ ਸ਼ੋਰਟ ਜਾਂ ਲਾਂਗ ਆਪਸ਼ਨ ਕਹਿੰਦੇ ਹਨ
ਟਰਮਿਨਲ ਵਿੰਡੋ ਉੱਤੇ ਜਾਓ ਅਤੇ ਕਮਾਂਡਸ ਟਾਈਪ ਕਰੋ ਅਤੇ ਉਨ੍ਹਾਂ ਦੇ ਆਉਟਪੁਟਸ ਵੇਖੋ
ਟਰਮਿਨਲ ਵਿੰਡੋ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ
ਉਸਦੇ ਬਾਅਦ ਐਲਐਸ ਟਾਈਪ ਕਰੋ ਅਤੇ enter ਦਬਾਓ
ਦੁਬਾਰਾ ਫਿਰ ਕਲਿਅਰ ਟਾਈਪ ਕਰੋ ਅਤੇ enter ਦਬਾਓ
ਐਲਐਸ ਸਪੇਸ ਮਾਈਨਸ a ਟਾਈਪ ਕਰੋ ਅਤੇ enter ਦਬਾਓ
ਟਰਮਿਨਲ ਵਿੰਡੋ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ
ਹੁਣ ਐਲਐਸ ਸਪੇਸ ਮਾਈਨਸ ਮਾਈਨਸ ਏਐਲਐਲ ਟਾਈਪ ਕਰੋ ਅਤੇ enter ਦਬਾਓ
ਦੁਬਾਰਾ ਫੇਰ ਟਰਮਿਨਲ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ
ਹੁਣ ਐਲਐਸ ਸਪੇਸ ਮਾਈਨਸ d ਟਾਈਪ ਅਤੇ enter ਦਬਾਓ
ਇਸ ਸਮੇਂ ਇਹ ਸੱਮਝਣਾ ਕਾਫ਼ੀ ਹੈ ਕਿ ਆਪਸ਼ਨਸ ਦੇ ਬਦਲਾਵ ਨਾਲ ਕਮਾਂਡਸ ਦਾ ਵਰਤਾਓ ਕਿਵੇਂ ਬਦਲਦਾ ਹੈ
ਲਿਨਕਸ ਵਿੱਚ ਸਾਡੇ ਕੋਲ ਕਾਫ਼ੀ ਸਾਰੀਆਂ ਕਮਾਂਡਸ ਹਨ
ਹਰ ਇੱਕ ਵਿੱਚ ਕਈ ਸਾਰੇ ਵਖਰੇ ਆਪਸ਼ਨਸ ਹਨ
ਕਮਾਂਡਸ ਨੂੰ ਆਪਸ ਵਿਚ ਜੋੜਿਆ ਵੀ ਜਾ ਸਕਦਾ ਹੈ ਜਿਵੇਂ ਕਿ ਅਸੀ ਬਾਅਦ ਵਿੱਚ ਵੇਖਾਂਗੇ
ਸੋ ਇੰਨਾ ਕੁਝ ਅਸੀ ਦਿਮਾਗ ਵਿੱਚ ਕਿਵੇਂ ਰੱਖਦੇ ਹਾਂ
ਅਸਲ ਵਿੱਚ ਤੁਹਾਨੂੰ ਇਸਦੀ ਜ਼ਰੂਰਤ ਨਹੀਂ
ਕਿਉਂਕਿ ਲਿਨਕਸ ਵਿੱਚ ਉੱਤਮ ਆਨਲਾਇਨ ਹੈਲਪ ਜਾਂ ਮਦਦ ਦੀ ਸਹੂਲਤ ਉਪਲੱਬਧ ਹੈ
ਮੈਨ ਕਮਾਂਡ ਸਿਸਟਮ ਉੱਤੇ ਉਪਲੱਬਧ ਸਾਰੀਆਂ ਕਮਾਂਡਸ ਦੇ ਬਾਰੇ ਵਿੱਚ ਡਾਕੂਮੈਂਟੇਸ਼ਨ ਪ੍ਰਦਾਨ ਕਰਦਾ ਹੈ
ਉਦਾਹਰਣ ਲਈ ਐਲਐਸ ਕਮਾਂਡ ਦੇ ਬਾਰੇ ਵਿੱਚ ਜਾਣਨ ਲਈ ਤੁਹਾਨੂੰ ਟਰਮਿਨਲ ਉੱਤੇ ਜਾਣਾ ਪਵੇਗਾ
ਐਲਐਸ ਆਰਗੂਮੈਂਟ ਦੇ ਨਾਲ ਮੈਨ ਕਮਾਂਡ ਟਾਈਪ ਕਰੋ ਜੋ ਹੈ ਟਾਈਪ ਮਾਨ ਸਪੇਸ ਐਲਐਸ ਅਤੇ enter ਦਬਾਓ
ਇਸ ਤੋਂ ਬਾਹਰ ਆਉਣ ਲਈ q ਦਬਾਓ
ਮੈਨ ਸਿਸਟਮ ਦਾ ਮੈਨਿਊਅਲ ਪੇਜਰ ਹੈ
ਹਰ ਇੱਕ ਆਰਗੂਮੈਂਟ ਜੋ ਮੈਨ ਨੂੰ ਦਿੱਤਾ ਜਾਂਦਾ ਹੈ ਉਹ ਆਮ ਤੌਰ ਤੇ ਇੱਕ ਪ੍ਰੋਗਰਾਮ ਦਾ ਨਾਮ ਯੂਟੀਲੀਟੀ ਜਾਂ ਫੰਕਸ਼ਨ ਹੁੰਦਾ ਹੈ
ਇਸ ਹਰੇਕ ਆਰਗੂਮੈਂਟ ਨਾਲ ਸੰਬੰਧਿਤ ਮੈਨਿਊਅਲ ਪੇਜ ਫਿਰ ਲਭਿਆ ਜਾਂਦਾ ਹੈ ਅਤੇ ਵਿਖਾਇਆ ਜਾਂਦਾ ਹੈ
ਇੱਕ ਸੈਕਸ਼ਨ ਜੇਕਰ ਪ੍ਰਦਾਨ ਕੀਤਾ ਹੈ ਇਹ ਮੈਨ ਨੂੰ ਮੈਨਿਊਅਲ ਦੇ ਉਸੇ ਸੈਕਸ਼ਨ ਵਿਚ ਦੇਖਣ ਲਈ ਕਹੇਗਾ
ਡਿਫਾਲਟ ਐਕਸ਼ਨ ਇਹ ਹੈ ਕਿ ਸਾਰੇ ਉਪਲੱਬਧ ਸੈਕਸ਼ਨ ਵਿੱਚ ਖੋਜਨਾ ਅਤੇ ਉਹ ਵੀ ਇੱਕ ਪੂਰਵਨਿਰਧਾਰਿਤ ਕ੍ਰਮ ਵਿੱਚ ਅਤੇ ਲਭੇ ਗਏ ਪੇਜਾਂ ਵਿੱਚੋਂ ਸਿਰਫ ਪਹਿਲਾ ਪੇਜ ਦਿਖਾਉਣ ਲਈ ਭਾਵੇਂ ਕਿ ਉਹ ਪੇਜ ਕਈ ਸੈਕਸ਼ਨਸ ਵਿੱਚ ਮੌਜੂਦ ਹੈ
ਤੁਸੀ ਮੈਨ ਕਮਾਂਡ ਦੇ ਬਾਰੇ ਵਿੱਚ ਹੀ ਜਿਆਦਾ ਜਾਣਨ ਲਈ ਮੈਂਨ ਕਮਾਂਡ ਦੀ ਵਰਤੋ ਕਰ ਸਕਦੇ ਹੋ
ਟਰਮਿਨਲ ਉੱਤੇ ਜਾਓ ਅਤੇ ਮਾਨ ਸਪੇਸ ਮਾਨ ਟਾਈਪ ਕਰੋ ਅਤੇ enter ਦਬਾਓ
ਇਸ ਤੋਂ ਬਾਹਰ ਆਉਣ ਲਈ q ਦਬਾਓ
ਮੈਨ ਕਮਾਂਡ ਵਿੱਚ ਕਈ ਆਪਸ਼ਨ ਹਨ
ਇੱਥੇ ਮੈਂ ਤੁਹਾਨੂੰ ਜ਼ਿਆਦਾ ਲਾਭਦਾਇਕ ਆਪਸ਼ਨਸ ਦੇ ਬਾਰੇ ਵਿੱਚ ਦਸਾਂਗਾ
ਕਦੇ ਕਦੇ ਸਾਨੂੰ ਪਤਾ ਹੁੰਦਾ ਹੈ ਕਿ ਅਸੀ ਕਿ ਕਰਨਾ ਚਾਹੁੰਦੇ ਹਾਂ ਲੇਕਿਨ ਸਹੀ ਕਮਾਂਡ ਨਹੀਂ ਪਤਾ ਹੁੰਦੀ
ਤੱਦ ਅਸੀ ਕੀ ਕਰ ਸਕਦੇ ਹਾਂ160 ਮੈਨ k ਆਪਸ਼ਨ ਪ੍ਰਦਾਨ ਕਰਦਾ ਹੈ ਜੋ ਇੱਕ ਕੀਵਰਡ ਨੂੰ ਲੈਂਦਾ ਹੈ ਅਤੇ ਫਿਰ ਕਮਾਂਡਸ ਦੀ ਸੂਚੀ ਅਤੇ ਉਨ੍ਹਾਂ ਦਾ ਸੰਖੇਪ ਮਕਸਦ ਦੱਸਦਾ ਹੈ
ਉਦਾਹਰਣ ਸਵਰੂਪ ਡਾਇਰੇਕਟਰੀ ਬਣਾਉਣ ਦੇ ਲਈ ਸ਼ਾਇਦ ਸਾਨੂੰ ਸਹੀ ਕਮਾਂਡ ਦਾ ਪਤਾ ਨਾ ਹੋਵੇ
ਤਾਂ ਅਸੀ ਕਮਾਂਡ ਪ੍ਰੋਂਪਟ ਉੱਤੇ ਜਾ ਸਕਦੇ ਹਾਂ ਅਤੇ ਮਾਨ ਸਪੇਸ ਮਾਈਨਸ k ਸਪੇਸ ਡਾਇਰੈਕਟਰੀਜ਼ ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ
ਹੁਣ ਅਸੀ ਹਰ ਇੱਕ ਕਮਾਂਡਸ ਖੋਜ ਸਕਦੇ ਹਾਂ ਤਾਂਕਿ ਵੇਖ ਸਕੀਏ ਕਿ ਅਸਲ ਵਿੱਚ ਸਾਨੂੰ ਕੀ ਚਾਹਿਦਾ ਹੈ
ਇਹੀ ਚੀਜ ਐਪਰੋਪੋਸ ਕਮਾਂਡ ਦੀ ਵਰਤੋ ਕਰਕੇ ਵੀ ਪ੍ਰਾਪਤ ਕਰ ਸਕਦੇ ਹਾਂ
ਕਮਾਂਡ ਪ੍ਰੋਂਪਟ ਉੱਤੇ ਐਪਰੋਪੋਸ ਸਪੇਸ ਡਾਇਰੈਕਟਰੀਜ਼ ਟਾਈਪ ਕਰੋ ਅਤੇ ਆਉਟਪੁਟ ਦੇਖਣ ਲਈ ਐਂਟਰ ਦਬਾਓ
ਕਦੇ ਕਦੇ ਸਾਨੂੰ ਜਿਆਦਾ ਜਾਣਕਾਰੀ ਦੀ ਜ਼ਰੂਰਤ ਨਹੀਂ ਹੁੰਦੀ
ਸਾਨੂੰ ਸਿਰਫ ਇਹ ਜਾਨਣਾ ਹੁੰਦਾ ਹੈ ਕਿ ਕਮਾਂਡ ਕੀ ਕਰਦੀ ਹੈ
ਉਸ ਹਾਲਾਤ ਵਿੱਚ ਅਸੀ ਵ੍ਹਾਟਿਸ ਕਮਾਂਡ ਜਾਂ ਮਾਨ -f ਕਮਾਂਡ ਦਾ ਇਸਤੇਮਾਲ ਕਰ ਸਕਦੇ ਹਾਂ
ਦੋਨਾਂ ਹੀ ਕਮਾਂਡ ਦੇ ਬਾਰੇ ਵਿੱਚ ਇੱਕ ਲਾਇਨ ਦੀ ਜਾਣਕਾਰੀ ਦਿੰਦੇ ਹਨ
ਟਰਮਿਨਲ ਉੱਤੇ ਜਾਓ ਟਰਮਿਨਲ ਨੂੰ ਕਲਿਅਰ ਕਰਨ ਲਈ ਕਲੀਅਰ ਟਾਈਪ ਕਰੋ
ਹੁਣ ਵ੍ਹਾਟਿਸ ਸਪੇਸ ਐਲਐਸ ਟਾਈਪ ਕਰੋ ਅਤੇ enter ਦਬਾਓ
ਕੁੱਝ ਕਮਾਂਡਸ ਵਿੱਚ ਕਈ ਆਪਸ਼ਨਸ ਹੁੰਦੇ ਹਨ
ਹੋ ਸਕਦਾ ਹੈ ਕਿ ਅਸੀਂ ਇੱਕ ਕਮਾਂਡ ਦੇ ਵੱਖਰੇ ਆਪਸ਼ਨਸ ਦੀ ਸੂਚੀ ਪ੍ਰਾਪਤ ਕਰਨਾ ਚਾਹੁੰਦੇ ਹਾਂ
ਤੱਦ ਅਸੀ -help ਆਪਸ਼ਨ ਦਾ ਇਸਤੇਮਾਲ ਕਰਦੇ ਹਾਂ
ਕਮਾਂਡ ਪ੍ਰੋਂਪਟ ਉੱਤੇ ਜਾਓ ਅਤੇ ਐਲਐਸ ਸਪੇਸ ਮਾਈਨਸ ਮਾਈਨਸ ਹੈਲਪ ਟਾਈਪ ਕਰੋ ਅਤੇ enter ਦਬਾਓ
ਮੈਂ ਉੱਤੇ ਸਕਰੋਲ ਕਰਾਂਗਾ ਤਾਂ ਕਿ ਤੁਸੀ ਇਸ ਮੈਨਿਊਅਲ ਪੇਜ ਉੱਤੇ ਸਾਰੇ ਆਪਸ਼ਨਸ ਵੇਖ ਸਕੋ
ਲਿਨਕਸ ਸਪੋਕਨ ਟਿਊਟੋਰਿਅਲ ਦੇ ਇਸ ਭਾਗ ਲਈ ਬਸ ਇੰਨਾ ਹੀ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ httpspoken tutorialorgNMEICT Intro ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਇਸ ਟਿਊਟੋਰਿਅਲ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ